ਜਿਵੇਂ ਕਿ ਤੁਸੀਂ ਦੇਖਿਆ ਹੀ ਹੋਣਾ ਹੈ ਕਿ ਸਰਦੀਆਂ ਦੇ ਦਿਨਾਂ ਵਿੱਚ ਪੰਜਾਬ ਵਿੱਚ ਜ਼ਿਆਦਾਤਰ ਕਣਕ ਦੀ ਫ਼ਸਲ ਬੀਜੀ ਜਾਂਦੀ ਹੈ, ਕੀ ਮੌਸਮ ਦਾ ਪ੍ਰਭਾਵ ਤਾਂ ਕਣਕ ਦੀ ਫ਼ਸਲ ਨੂੰ ਫ਼ਾਇਦੇਮੰਦ ਹੈ ਜਾਂ ਨੁਕਸਾਨਦਾਇਕ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਸਰਦੀ ਦਾ ਪ੍ਰਭਾਵ ਕਣਕ ਦੀ ਤਾਂ ਕੁਛ ਹੱਦ ਤੱਕ ਜ਼ਿਆਦਾ ਫ਼ਾਇਦੇਮੰਦ ਹੀ ਹੁੰਦਾ ਹੈ ਜਿਹਦੇ ਜਿਸ ਕਰਕੇ ਇਸ ਨਾਲ ਜ~ ਜ਼ਿਆਦਾ ਠੰਢ ਪੈਂਦੀ ਹੈ ਤਾਂ ਫਿਰ ਕਣਕ ਦਾ ਪ੍ਰਭਾਵ ਤੋਂ ਫ਼ਸਲ ਜ਼ਿਆਦਾ ਵਧੀਆ ਉਪਜਾਊ ਹੁੰਦੀ ਹੈ ਪਰ ਜਦੋਂ ਫ਼ਸਲ ਪੱਕਣ ਦਾ ਜਦੋਂ time ਆਉਂਦਾ ਹੈ ਉਸ time ਜ਼ਿਆਦਾ ਗਰਮੀ ਪੈਣ ਲੱਗ ਜਾਂਦੀ ਹੈ ਉਸ ਉਸ ਵਕਤ ਨੁਕਸਾਨ ਹੋ ਸਕਦਾ ਹੈ

ਅਤੇ ਜਿਵੇਂ ਆਪਾਂ ਦੇਖਿਆ ਜਾਵੇ ਕਿ ਗਰਮੀਆਂ ਦੇ ਦਿਨਾਂ ਵਿੱਚ ਝੋਨੇ ਦੀ ਫ਼ਸਲ ਕੀਤੀ ਜਾਂਦੀ ਹੈ ਅਤੇ ਉਸ time ਜੇ ਆਪਾਂ ਦੇਖਿਆ ਜਾਵੇ ਤਾਂ ਗਰਮੀ

ਜਦੋਂ ਝੋਨੇ ਦੀ ਬੀਜਾਈ ਕੀਤੀ ਜਾਂਦੀ ਆ ਉਸ ਵਕਤ ਇੱਕ ਤਾਂ ਇਹ ਇੱਕ ਤਾਂ ਗੱਲ ਇਹ ਆ ਕਿ ਜਦੋਂ ਇਹਦਾ ਝੋਨੇ ਲਾਉਣ ਦਾ ਸਮਾਂ ਹੈ ਗਰਮੀਆਂ ਵਿੱਚ ਹੀ ਲਗਾਇਆ ਜਾਂਦਾ ਹੈ ਦੂਸਰੀ ਗੱਲ ਇਹ ਆ ਜਦੋਂ ਉਹਨੂੰ ਲਗਾਇਆ ਜਾਂਦਾ ਹੈ ਝੋਨਾ ਉਸ ਦੇ ਗਰਮੀ ਕੁਛ ਦਿਨ ਤੱਕ ਹੁੰਦੀ ਹੈ ਪਰ ਉਦੋਂ ਇਹ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਲਾ ਉਹ ਜਿਵੇਂ ਤੁਸੀਂ ਕਿਹਾ ਹੈ ਕਿ ਜਦੋਂ ਝੋਨੇ ਦੀ ਬੀਜਾਈ ਹੁੰਦੀ ਹੈ ਉਦੋਂ ਗਰਮੀ ਜ਼ਿਆਦਾ ਹੁੰਦੀ ਹੈ ਅਤੇ ਜਦੋਂ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਜਦੋਂ ਉਸਦੀ ਕਟਾਈ ਦਾ ਸਮਾਂ ਆਉਂਦਾ ਹੈ ਅਤੇ ਉਦੋਂ ਮੌਸਮ ਵਿੱਚ ਕਿਤੇ ਕਿਤੇ ਨਾ ਕਿਤੇ ਪਰਿਵਰਤਨ ਆ ਜਾਂਦਾ ਹੈ ਕਿਉਂਕਿ ਜਦੋਂ ਝੋਨੇ ਦੀ ਬੀਜਾਈ ਹੁੰਦੀ ਹੈ ਉਦੋਂ ਮੌਸਮ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਅਤੇ ਜਦੋਂ ਝੋਨੇ ਦੀ ਫ਼ਸਲ ਦੀ ਕਟਾਈ ਦਾ ਸਮਾਂ ਆਉਂਦਾ ਹੈ ਉਦੋਂ ਥੋੜ੍ਹਾ ਮੌਸਮ ਠੰਢਾ ਹੋ ਜਾਂਦਾ ਹੈ, ਇਸ ਤਰ੍ਹਾਂ ਜੇ ਆਪਾਂ ਦੂਸਰੇ ਪਾਸੇ ਦੇਖਿਆ ਜਾਈ ਤਾਂ ਜਿਵੇਂ ਕਿ ਕਣਕ ਦੀ ਫ਼ਸਲ ਹੈ ਜਦੋਂ ਕਣਕ ਦੀ ਫ਼ਸਲ ਦੀ ਬੀਜਾਈ ਕੀਤੀ ਜਾਂਦੀ ਹੈ ਉਦੋਂ ਮੌਸਮ ਠੰਢਾ ਹੁੰਦਾ ਹੈ ਅਤੇ ਜਦੋਂ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਜਦੋਂ ਫ਼ਸਲ ਕਣਕ ਦੀ ਫ਼ਸਲ ਨੂੰ ਕੱਟਣ ਲਈ ਤਿਆਰ ਹੋ ਜਾਂਦੀ ਹੈ ਉਦੋਂ ਮੌਸਮ ਗਰਮ ਹੋ ਜਾਂਦਾ ਹੈ ਜਿਵੇਂ ਕਿ ਆਪਾਂ ਦੇਖਿਆ ਕਿ ਜ਼ਿਆਦਾ ਕਣਕ ਦੀ ਜੋ ਕਿ ਬੀਜਾਈ ਹੈ ਨਵੰਬਰ ਵਿੱਚ ਸ਼ੁਰੂ ਹੋ ਕੇ ਦਸੰਬਰ ਅੱਧ ਤੱਕ ਹੁੰਦੀ ਰਹਿੰਦੀ ਹੈ ਅਤੇ ਇਹ ਫ਼ਸਲ ਅਪ੍ਰੈਲ ਦੇ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਇਸਦੀ ਕਟਾਈ ਹੁੰਦੀ ਹੈ ਕੀ ਤੁਸੀਂ ਇਸ ਨਾਲ ਗੱਲ ਨਾਲ ਸਹਿਮਤ ਹੋ ਕਿ ਜੋ ਕਣਕ ਦੀ ਫ਼ਸਲ ਹੈ ਉਸਦੀ ਬੀਜਾਈ ਨਵੰਬਰ ਅਤੇ ਦਸੰਬਰ ਵਿੱਚ ਬੀਜਦੀ ਹੈ ਅਤੇ ਇਹ ਫ਼ਸਲ ਕਿੰਨੇ time ਵਿੱਚ

ਹਾਂ ਮੈਂ ਇਸ ਗੱਲ ਤੋਂ ਪੂਰਾ ਸਹਿਮਤ ਹਾਂਂ ਇਸ ਦੀ ਬੀਜਾਈ ਆਪਣੀ ਅਹ ਕਣਕ ਦੀ ਬੀਜਾਈ ਨਵੰਬਰ ਦਸੰਬਰ ਵਿੱਚ ਹੁੰਦੀ ਹੈ ਇਹਦਾ ਕਾਰਨ ਇਹ ਹੈ ਕਿ ਜਦੋਂ ਕਣਕ ਦੀ ਬੀਜਾਈ ਆਪਾਂ ਕਰਨੀ ਹੁੰਦੀ ਹੈ ਉਸ time ਬੀਜਾਈ ਲਈ ਆਪਾਂ ਨੂੰ ਠੰਢੇ ਮੌਸਮ ਦੀ ਹੀ ਲੋੜ ਪੈਂਦੀ ਹੈ ਜਦੋਂ ਇਹ ਸਭ ਜਦੋਂ ਤੱਕ ਪੱਕਣ ਤੱਕ ਤਿਆਰ ਹੁੰਦੀ ਹੈ, ਉਦੋਂ ਤੱਕ ਇਸ ਨੂੰ ਠੰਢੇ ਮੌਸਮ ਦੀ ਹੀ ਜ਼ਰੂਰਤ ਪੈਂਦੀ ਹੈ ਤੇ ਜਦੋਂ ਪੱਕਣ ਦੇ time ਉਦੋਂ ਇਸ ਨੂੰ ਪੱਕਣ ਲਈ ਤਾਪਮਾਨ ਦਾ ਵੱਧ ਲੋੜ ਹੁੰਦੀ ਹੈ ਇਸ ਲਈ ਤਾਂ ਸਰਦੀਆਂ ਵਿੱਚ ਬੀਜਾਈ ਕੀਤੀ ਜਾਂਦੀ ਹੈ ਅਤੇ ਇਸਨੂੰ ਅਪ੍ਰੈਲ ਦੇ ਗਰਮੀ ਦੇ ਦਿਨਾਂ ਵਿੱਚ ਕੱਟਿਆ ਜਾਂਦਾ ਹੈ ਅਤੇ ਨਾਲ ਹੀ ਜਦੋਂ ਉਸ ਕਟਾਈ ਤੋਂ ਬਾਅਦ ਆਪਾਂ ਅਕਸਰ ਅਗਲੀ ਫ਼ਸਲ ਦੀ ਤਿਆਰੀ ਕਰਦੇ ਹਾਂ ਮੌਸਮ ਦੇ ਹਿਸਾਬ ਨਾਲ ਜਦੋਂ ਜਿਵੇਂ ਜਿਵੇਂ ਥੋੜ੍ਹਾ ਦਿਨ ਬਾਅਦ ਹੁੰਦਾ ਕਣਕ ਦੀ ਕਟਾਈ ਤੋਂ ਬਾਅਦ ਥੋੜ੍ਹੇ ਵਕਤ ਲਈ ਆਪਾਂ ਹਰੀਆਂ ਸਬਜ਼ੀਆਂ ਦੀ ਬੀਜਾਈ ਕਰਦੇ ਹਾਂ ਮੌਸਮ ਦੇ ਹਿਸਾਬ ਨਾਲ ਕੁਛ ਹੋਰ ਤਾਪਮਾਨ ਦੀਆਂ ਦੇ according ਜਿਵੇਂ ਤੁਸੀਂ ਕਿਹਾ ਕਿ ਜੋ ਕਣਕ ਦੀ ਫ਼ਸਲ ਹੈ ਉਸ ਨੂੰ ਸਰਦੀਆਂ ਦੇ ਮੌਸਮ ਵਿੱਚ ਹੀ ਬੀਜਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਦੋਂ ਕਣਕ ਦੀ ਫ਼ਸਲ ਕੱਟ ਲਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਕੁੱਝ ਹੋਰ ਫ਼ਸਲਾਂ ਬੀਜੀਆਂ ਜਾਂਦੀਆਂ ਹਨ ਜਿਵੇਂ ਕਿ ਸਬਜ਼ੀ ਦੀਆਂ ਕੁੱਝ ਫ਼ਸਲਾਂ ਬੀਜੀਆਂ ਜਾਂਦੀਆਂ ਹਨ ਜੋ ਕਿ ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਦੀ ਫ਼ਸਲ ਬੀਜਣ ਤੋਂ ਵਿਚਾਲੇ ਜੋ ਸਮਾਂ ਬਚਦਾ ਹੈ ਉਸ ਸਮੇਂ ਵਿੱਚ ਇਹ ਹਰੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਆਪਾਂ ਇਹ ਵੀ ਦੇਖੀਦਾ ਕਿ ਪੰਜਾਬ ਤੋਂ ਇਲਾਵਾ ਹੋਰ ਕਈ ਰਾਜ ਹਨ ਜਿਵੇਂ ਕਿ ਰਾਜਸਥਾਨ ਲਗਾ ਲਈਏ ਉੱਥੇ ਦਾ ਉਹ ਪੰਜਾਬ ਦੇ ਮੌਸਮ ਨਾਲੋਂ ਕਿਤੇ ਵੱਖਰਾ ਹੁੰਦਾ ਹੈ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 ਝੋਨੇ ਦੀ ਫ਼ਸਲ ਬੀਜਣਾ ਕਿਤੇ ਮੁਸ਼ਕਲ ਹੁੰਦਾ ਹੈ ਕਿਉਂਕਿ ਉੱਥੇ ਪਾਣੀ ਦੀ ਕਿਤੇ ਨਾ ਕਿਤੇ ਕਮੀ ਦੇਖੀ ਜਾਂਦੀ ਹੈ ਕੀ ਤੁਸੀਂ ਇਸ ਬਾਰੇ ਜਾਣਦੇ ਹੋ ਕਿ ਰਾਜਸਥਾਨ ਵਿੱਚ ਝੋਨੇ ਦੀ ਫ਼ਸਲ ਬੀਜੀ ਜਾਂਦੀ ਹੈ ਜਾਂ ਨਹੀਂ ਬੀਜੀ ਜਾਂਦੀ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ। ਇਹਦੇ 'ਚ ਕੋਈ ਸ਼ੱਕ ਦੀ ਗੱਲ ਨਹੀਂ ਆ ਕਿ ਜਦੋਂ ਆਪਾਂ ਪੰਜਾਬ ਵਿੱਚ ਝੋਨੇ ਦੀ ਬੀਜਾਈ ਕਰਦੇ ਹਾਂ ਤਾਂ ਉਸ time ਰਾਜਸਥਾਨ ਦੇ ਵਿੱਚ ਝੋਨੇ ਦੀ ਅਕਸਰ ਬੀਜਾਈ ਦੇਖਣ ਨੂੰ ਆਪਾਂ ਨੂੰ ਨਹੀਂ ਮਿਲਦੀ ਕਿਉਂਕਿ ਉੱਥੇ ਇੱਕ ਤਾਂ ਪਾਣੀ ਦੀ ਕਮੀ ਹੈ ਦੂਸਰੀ ਗੱਲ ਇਹ ਆ ਕਿ ਉੱਥੇ ਕੋਈ ਵੀ ਇਹ ਜਿਹਾ ਉਪਜਾਊ ਆਪਣੇ ਪੰਜਾਬ ਜਿੰਨੀ ਉਪਜਾਊ ਮਿੱਟੀ ਨਹੀਂ ਹੈ ਪੰਜਾਬ ਜਿੰਨੀ ਆਪਣੇ ਪੰਜਾਬ ਦੀ ਹੁੰਦੀ ਹੈ ਦੂਸਰੀ ਗੱਲ ਇਹ ਹੈ ਕਿ ਉੱਥੇ ਅਕਸਰ ਹਵਾਵਾਂ ਹਨੇਰੀਆਂ ਜ਼ਿਆਦਾ ਚੱਲਦੀਆਂ ਰੇਤਾ ਜ਼ਿਆਦਾ ਹੁੰਦਾ ਅਤੇ ਉੱਥੇ ਫ਼ਸਲਾਂ ਉਗਾਉਣੀਆਂ ਬਹੁਤ ਹੀ ਮੁਸ਼ਕਲ ਹਨ ਕਿਉਂਕਿ ਜਦੋਂ ਗਰਮੀ ਦੇ ਦਿਨ ਹੁੰਦੇ ਹਨ ਉਦੋਂ ਉਸ time ਉੱਥੇ ਧੂੜ ਭਰੀਆਂ ਹਨੇਰੀਆਂ ਪੰਜਾਬ ਨਾਲੋਂ ਕਿਤੇ ਵੱਧ ਚੱਲਦੀਆਂ ਹਨ ਜਿਹਦੇ ਕਾਰਨ ਉੱਥੇ ਦੀ ਫ਼ਸਲ ਝੋਨੇ ਦੀ ਦੂਸਰੀਆਂ ਫ਼ਸਲਾਂ ਦੇ ਉਗਾਉਣੀਆਂ ਥੋੜ੍ਹੀਆਂ ਔਖੀਆਂ ਹੋ ਜਾਂਦੀਆਂ ਹਨ ਜ਼ਿਆਦਾਤਰ ਕਈ ਪੰਜ~ ਅਹ ਰਾਜਸਥਾਨ ਦੇ ਖ਼ੇਤਰਾਂ ਵਿੱਚ ਆਪਾਂ ਝੋਨੇ ਦੀ ਬੀਜਾਈ ਦੇਖਣ ਨੂੰ ਵੀ ਮਿਲਦੀ ਹੈ ਤੇ ਕਈ ਹੈਗੇ ਇਲਾਕੇ ਜਿੱਥੇ ਆਪਾਂ ਦੇਖ ਸਕਦੇ ਹਾਂ ਝੋਨੇ ਦੀ ਬੀਜਾਈ ਹੁੰਦੀ ਹੈ ਤਾਂ ਜ਼ਿਆਦਾਤਰ ਪੰਜਾਬ ਤੋਂ ਵੱਧ ਕਿਤੇ ਵੀ ਝੋਨੇ ਦੀ ਬੀਜਾਈ ਦੇਖਣ ਨੂੰ ਨਹੀਂ ਮਿਲਦੀ ਜਿਵੇਂ ਆਪਾਂ ਦੇਖੀਦਾ ਕਿ ਜੋ ਮੌਸਮ ਦਾ ਫ਼ਰਕ ਹੈ ਮੌਸਮ ਦਾ ਪ੍ਰਭਾਵ ਹਰ ਇੱਕ ਜੀਵ ਉੱਪਰ ਪੈਂਦਾ ਹੈ ਅਤੇ ਇਸ ਤੋਂ ਇਲਾਵਾ ਇਸਦਾ ਪ੍ਰਭਾਵ ਹਰ ਫ਼ਸਲ ਤੇ ਪੈਂਦਾ ਹੈ ਇਸ ਤੋਂ ਇਲਾਵਾ ਆਪਾਂ ਇਹ ਵੀ ਦੇਖੀਦਾ ਕਿ ਜਦੋਂ ਪੰਜਾਬ ਵਰਗੇ ਰਾਜਾਂ ਵਿੱਚ ਗਰਮੀਆਂ ਦੇ ਮਹੀਨਿਆਂ ਵਿੱਚ ਜਿਵੇਂ ਕਿ ਜੂਨ ਜੁਲਾਈ ਦੇ ਮਹੀਨਿਆਂ ਵਿੱਚ ਬਹੁਤ ਜ਼ਿਆਦਾ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

ਕਈ ਰਾਜ ਜਿੱਥੇ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਅਤੇ ਉੱਥੋਂ ਦੇ ਲੋਕ ਗਰਮੀਆਂ ਵਿੱਚ ਆਪਣੀਆਂ ਛੁੱਟੀਆਂ ਬਤਾਉਣ ਦੇ ਲਈ ਇਹਨਾਂ ਠੰਢੇ ਰਾਜਾਂ ਵਾਲੇ ਮੌਸਮਾਂ ਵਿੱਚ ਜਾਣਾ ਪਸੰਦ ਕਰਦੇ ਹਨ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਗਰਮੀਆਂ ਦੇ ਮੌਸਮ ਵਿੱਚ ਵੀ ਪੰਜਾ~ ਭਾਰਤ ਦੇ ਕਈ ਰਾਜ ਅਜਿਹੇ ਹਨ ਜਿੱਥੇ ਕਿ ਤਾਪਮਾਨ ਜ਼ਿਆਦਾ ਗਰਮ ਨਹੀਂ ਹੁੰਦਾ

ਹਾਂ ਭਾਰਤ ਦੇ ਕਈ ਅਜਿਹੇ ਰਾਜ ਹਨ ਜਿੱਥੇ ਗਰਮੀਆਂ ਵਿੱਚ ਬਹੁਤ ਹੀ ਜ਼ਿਆਦਾ ਠੰਢਾ ਮੌਸਮ ਰਹਿੰਦਾ ਹੈ ਜਿਵੇਂ ਆਪਣੇ ਜੰਮੂ ਕਸ਼ਮੀਰ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਇਹਨਾਂ ਰਾਜਾਂ ਵਿੱਚ ਪਹਾੜੀ ਇਲਾਕੇ ਹੋਣ ਕਰਕੇ ਇੱਥੇ ਅਕਸਰ ਮੌਸਮ ਬਾਕੀ ਪੰਜਾਬ, ਰਾਜਸਥਾਨ, ਹਰਿਆਣਾ ਤੇ ਯੂਪੀ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

ਸ਼ਿਮਲਾ ਵਰਗੇ ਰਾਜਾਂ ਵਿੱਚ ਅਕਸਰ ਆਉਂਦੇ ਰਹਿੰਦੇ ਹਨ ਨਾਲ ਹੀ ਕਈ ਇਹੋ ਜਿਹੇ ਵੀ ਰਾਜ ਹਨ ਜਿੱਥੇ ਵਰਖਾ ਵੀ ਵੱਧ ਹੁੰਦੀ ਰਹਿੰਦੀ ਹੈ ਜਿਵੇਂ ਆਪਣੇ ਹਿਮਾਲਿਆ ਅਹ ਮੇਘਾਲਿਆ ਹੋ ਗਿਆ ਰਾਜ ਉੱਥੇ ਵਰਖਾ ਬਹੁਤ ਵੱਧ ਹੁੰਦੀ ਹੈ ਬਾਕੀ ਰਾਜਾਂ ਨਾਲੋਂ ਵੀ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਮੌਸਮ ਦਾ ਜੋ ਕਿ ਪ੍ਰਭਾਵ ਹੈ ਉਸ ਵਿੱਚ ਤਾਂ ਪਰਿਵਰਤਨ ਹੁੰਦਾ ਹੀ ਰਹਿੰਦਾ ਹੈ ਅਤੇ ਉਸ ਵਿੱਚ ਕੋਈ ਦੋ ਰਾਏ ਨਹੀਂ ਹਨ ਕਿ ਮੌਸਮ ਵਿੱਚ ਪਰਿਵਰਤਨ ਨਹੀਂ ਹੋਏਗਾ ਅਤੇ ਤੁਸੀਂ ਇੱਕ ਗੱਲ ਇਹ ਵੀ ਦੇਖੀ ਹੋਣੀ ਹੈ ਕਿ ਜਦੋਂ ਮੌਸਮ ਵਿੱਚ ਪਰਿਵਰਤਨ ਹੁੰਦਾ ਹੈ, ਉਸਦਾ ਸਭ ਤੋਂ ਜ਼ਿਆਦਾ ਪ੍ਰਭਾਵ ਆਮ ਵਰਗ ਦੇ ਲੋਕਾਂ ਉੱਪਰ ਦੇਖਿਆ ਜਾਂਦਾ ਹੈ ਉਹ ਲੋਕ ਜੋ ਗਰੀਬੀ ਰੇਖਾ ਤੋਂ ਹੇਠਾਂ ਆਪਣਾ ਜੀਵਨ ਬਤੀਤ ਕਰ ਰਹੇ ਹੁੰਦੇ ਆ ਜਿਵੇਂ ਤੁਸੀਂ ਕਈ ਵਾਰ ਇਹ ਦੇਖਿਆ ਹੋਣਾ ਹੈ ਕਿ ਸੜਕਾਂ ਦੇ ਕਿਨਾਰੇ ਤੇ ਜੋ ਲੋਕ ਆਪਣਾ ਜੀਵਨ ਗੁਜ਼ਾਰ ਰਹੇ ਹੁੰਦੇ ਹਨ

ਬਹੁਤ ਜ਼ਿਆਦਾ ਮੌਸਮ ਵਿੱਚ ਪਰਿਵਰਤਨ ਆਉਂਦਾ ਹੈ ਮੌਸਮ ਬਹੁਤ ਜ਼ਿਆਦਾ ਠੰਢਾ ਹੋ ਜਾਂਦਾ ਹੈ ਇਹਨਾਂ ਦਿਨਾਂ ਵਿੱਚ ਉਹ ਜਿਹੜੇ ਲੋਕ ਝੁੱਗੀ ਝੋਪੜੀਆਂ ਵਿੱਚ ਰਹਿ ਰਹੇ ਹੁੰਦੇ ਹਨ ਉਹਨਾਂ ਨੂੰ ਕਿਤੇ ਬਹੁਤ ਜ਼ਿਆਦਾ

ਦੂਸਰੇ ਲੋਕਾਂ ਨਾਲੋਂ ਕਿਤੇ ਵੱਖ ਹਨ ਜਾਂ ਉਹਨਾਂ ਨੂੰ ਮੁਸ਼ਕਲਾਂ ਸਾਹਮਣੇ ਆਉਂਦੀਆਂ ਹਨ ਜਾਂ ਨਹੀਂ ਕੀ ਤੁਸੀਂ ਇਸ ਨਾਲ ਸਹਿਮਤ ਹੋ ਜਾਂ ਨਹੀਂ। ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਮੌਸਮ ਦੇ ਬਦਲਣ ਨਾਲ ਹਾਂ ਇੱਕ ਵਰਗ ਤੇ ਪ੍ਰਭਾਵ ਨਹੀਂ ਪੈਂਦਾ ਹਰ ਇੱਕ ਵਰਗ ਤੇ ਪ੍ਰਭਾਵ ਪੈਂਦਾ ਹੈ ਪਰ ਕੀ ਹੁੰਦਾ ਹੈ ਜਿਹੜੇ ਨਿਮਨ ਵਰਗ ਦੇ ਲੋਕ ਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਇਸਨੂੰ ਅਕਸਰ ਜ਼ਿਆਦਾ ਵੇਖਿਆ ਜਾ ਸਕਦਾ ਹੈ ਜਿਵੇਂ ਕਿ ਆਪਾਂ ਦੇਖਦੇ ਹਾਂ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 ਆਪਣੀ ਰੋਜ਼ੀ ਰੋਟੀ ਲਈ ਕੰਮ ਕਰਨਾ ਪੈਂਦਾ ਹੈ ਜਿਵੇਂ ਕਿਤੇ ਫ਼ਸਲਾਂ ਪਹਿਲਾਂ ਕੱਟੀਆਂ ਜਾਂਦੀਆਂ ਹਨ ਕਿਤੇ ਬਾਅਦ ਵਿੱਚ ਕੱਟਦੀਆਂ ਹਨ ਇਸ ਲਈ ਉਹਨਾਂ ਨੂੰ ਇੱਕ ਰਾਜ ਤੋਂ ਦੂਜੇ ਰਾਜ ਤੱਕ ਵੀ ਆਪਣੀ ਰੋਜ਼ੀ ਰੋਟੀ ਲਈ ਜਾਣਾ ਪੈਂਦਾ ਹੈ ਉਹਨਾਂ ਨੂੰ ਸਿਰਫ਼ ਮੌਸਮ ਦਾ ਨੀ ਇਹ ਤਬਦੀਲੀ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੀ ਹੈ ਇਸ ਲਈ ਨਿਮਨ ਵਰਗ ਦੇ ਲੋਕਾਂ ਨੂੰ ਮੁਸ਼ਕਲਾਂ ਤਾਂ ਬਹੁਤ ਹੁੰਦੀਆਂ ਹਨ ਪਰ ਹਰੇਕ ਦੀ ਆਪਣੀ ਆਪਣੀ ਮੁਸ਼ਕਲ ਨੂੰ ਹੱਲ ਕਰਕੇ ਆਪਣੀ ਜ਼ਿੰਦਗੀ ਬਤੀਤ ਕਰਦੇ ਰਹਿੰਦੇ ਹਨ, ਇਸ ਲਈ ਉਹ ਆਪਣਾ ਜਿਵੇਂ ਕਿ ਤੁਸੀਂ ਕਿਹਾ ਹੈ ਕਿ ਜੋ ਕਿ ਮੌਸਮ ਦਾ ਪ੍ਰਭਾਵ ਹੈ ਉਹ ਹਰ ਇੱਕ ਜੀਵ ਉੱਪਰ ਪੈਂਦਾ ਹੈ ਅਤੇ ਇੱਕ ਤੁਸੀਂ ਇਹ ਦੇਖੀ ਹੋਣੀ ਹੈ ਕਿ ਜੋ ਮੌਸਮ ਵਿੱਚ ਤਬਦੀਲੀ ਹੈ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 ਅਤੇ ਮੌਸਮ ਬਹੁਤ ਜ਼ਿਆਦਾ ਖ਼ਰਾਬ ਹੁੰਦਾ ਹੈ ਜਿਵੇਂ ਕਿ ਧੁੰਦ ਵਾਲਾ ਮੌਸਮ ਹੁੰਦਾ ਹੈ ਅਜਿਹੇ ਮੌਸਮ ਵਿੱਚ ਸੜਕਾਂ ਉੱਪਰ ਜਾਂ ਰੇਲ ਦੁਆਰਾ ਸਫ਼ਰ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ ਤੁਸੀਂ ਅਕਸਰ ਦੇਖਦੇ ਹੀ ਹੋਵੋਗੇ ਕਿ ਧੁੰਦ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਸੜਕ ਤੇ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਤੁਸੀਂ ਰੇਲ ਹਾਦਸੇ ਵੀ ਦੇਖੇ ਹੀ ਹੋਣੇ ਹਨ ਕੀ ਤੁਸੀਂ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 ਹੋ ਸਕਦੀਆਂ ਹਨ ਜਾਂ ਨਹੀਂ ਹੋ ਸਕਦੀਆਂ। ਹਾਂ ਧੁੰਦ ਦੇ ਮੌਸਮ ਵਿੱਚ ਅਕਸਰ ਆਪਾਂ ਵੇਖਦੇ ਹੀ ਹਾਂ ਜਾਂ ਅਖ਼ਬਾਰਾਂ ਜਾਂ ਟੀਵੀ ਚੈਨਲਾਂ ਤੇ ਆਪਾਂ ਖ਼ਬਰਾਂ ਸੁਣਦੇ ਰਹਿੰਦੇ ਹਾਂ ਕਿ ਅੱਜ ਉਸ ਜਗ੍ਹਾ ਤੇ ਉੱਥੇ ਇੰਨਾ ਵੱਡਾ ਹਾਦਸਾ ਹੋ ਗਿਆ ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਇਹ ਹਾਦਸੇ ਅਕਸਰ ਵੱਧ ਦੇਖਣ ਨੂੰ ਮਿਲਦੇ ਹਨ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਕਿ ਸਰਦੀਆਂ ਵਿੱਚ ਆਵਾਜ਼ਾਈ ਕਰਨੀ ਥੋੜ੍ਹੀ ਔਖੀ ਹੁੰਦੀ ਹੈ ਤੇ ਦੁਰਘਟਨਾ ਦੇ ਵੱਧ chance ਹੁੰਦੇ ਹਨ ਇਸ ਤੋਂ ਇਲਾਵਾ ਜੇ ਆਪਾਂ ਦੇਖਿਆ ਜਾਈਏ ਤਾਂ ਗਰਮੀ ਦਾ ਮੌਸਮ ਜੇ ਕਿਸੇ ਹੱਦ ਤੱਕ ਠੀਕ ਵੀ ਹੁੰਦਾ ਹੈ ਕਿਉਂਕਿ ਗਰਮੀ ਦੇ ਮੌਸਮ ਵਿੱਚ ਧੁੰਦ ਦਾ ਕੋਈ ਕਾਰਨ ਨੀ ਹੁੰਦਾ ਅਤੇ ਦੂਰ ਦੂਰ ਤੱਕ ਸਾਫ਼ ਨਜ਼ਰ ਆਉਂਦਾ ਹੈ ਅਤੇ ਜੇ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਸਰਦੀ ਦੇ ਮੌਸਮ ਵਿੱਚ ਮੌਸਮ ਵੀ ਬਹੁਤ ਠੰਢਾ ਹੋ ਜਾਂਦਾ ਹੈ ਅਤੇ ਸੜਕਾਂ ਤੇ ਸਫ਼ਰ ਕਰਨਾ ਵੀ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ

ਇੱਕ ਥਾਂ ਤੇ ਦੂਸਰੀ ਥਾਂ ਤੇ ਲਿਜਾਣਾ ਹੀ ਪੈਂਦਾ ਹੈ ਅਤੇ ਮੌਸਮਾਂ ਵਿੱਚ ਤਬਦੀਲੀ ਦੇ ਕਾਰਨ ਉਸਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਜਿਵੇਂ ਕਿ

ਜਿਵੇਂ ਸਰਦੀਆਂ ਦੇ ਮੌਸਮ ਵਿੱਚ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦਿਨਾਂ ਵਿੱਚ ਉਹਨਾਂ ਵਪਾਰੀ ਵਰਗ ਨੂੰ ਆਪਣਾ ਸਮਾਨ ਨੂੰ ਪਹੁੰਚਾਉਣ ਵਿੱਚ ਕੀ ਕੀ ਦਿੱਕਤਾਂ ਆਉਂਦੀਆਂ ਹਨ ਜਿਵੇਂ ਕਿ ਬਹੁਤ ਜ਼ਿਆਦਾ ਧੁੰਦ ਪੈਂਦੀ ਹੈ ਜਾਂ ਫਿਰ ਹੋਰ ਕਈ ਸੜਕ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਹੋਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਜਦੋਂ ਮੌਸਮਾਂ ਵਿੱਚ ਤਬਦੀਲੀ ਆਉਂਦੀ ਹੈ ਉਸਦਾ ਵਪਾਰੀ ਵਰਗ ਉੱਪਰ ਪ੍ਰਭਾਵ ਪੈਂਦਾ ਹੈ ਜਾਂ ਨਹੀਂ ਪੈਂਦਾ ਮੌਸਮ ਦਾ ਅਤੇ ਧੁੰਦ ਦਾ ਸਰਦੀਆਂ ਦੇ ਦਿਨਾਂ ਵਿੱਚ ਵਪਾਰੀ ਵਰਗ ਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਪੈਂਦਾ ਹੈ ਕਿਉਂਕਿ ਜਦੋਂ ਉਹ ਆਪਣਾ ਸਮਾਨ factory ਵਿੱਚੋਂ ਤਿਆਰ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਜਿੱਥੇ ਇਹ ਪਹੁੰਚਾਉਣਾ ਹੁੰਦਾ ਹੈ ਉਹ ਇੱਕ time ਹੁੰਦਾ ਹੈ ਜੇਕਰ ਉਹ ਆਪਣੇ time ਤੇ ਉਸ ਸਮਾਨ ਨੂੰ ਜਾਂ ਆਪਣੇ ਕਿਸੇ ਵੀ Order ਦੇ ਅਨੁਸਾਰ ਨਹੀਂ ਪਹੁੰਚਾ ਪਾਉਂਦੇ ਤਾਂ ਉਹਨਾਂ ਨੂੰ ਇਸਦਾ ਕਈ ਵਾਰੀ, ਬਹੁਤ ਜ਼ਿਆਦਾ ਨੁਕਸਾਨ ਵੀ ਹੁੰਦਾ ਹੈ, ਇਸ ਲਈ ਵਪਾਰੀ ਵਰਗ ਦੇ ਨਾਲ ਨਾਲ ਹੋਰ ਵੀ ਕਈ ਇਹੋ ਜਿਹੇ ਧੰਦੇ ਹਨ, ਜਿਸ ਦਾ ਸਰ~ ਧੁੰਦ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਪੈਂਦਾ ਹੈ ਤੇ ਉਹਨਾਂ ਦੇ ਕਾਰੋਬਾਰ ਵਿੱਚ ਬਹੁਤ ਹੀ ਕਮੀ ਆਉਂਦੀ ਹੈ ਅਤੇ ਉਹਨਾਂ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।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 ਅਤੇ ਤੁਸੀਂ ਇੱਕ ਗੱਲ ਇਹ ਦੇਖੀ ਹੋਣੀ ਹੈ ਕਿ ਜਦੋਂ ਮੌਸਮਾਂ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਹੁੰਦਾ ਹੈ ਜਿਵੇਂ ਕਿ ਸਰਦੀਆਂ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਸਰਦੀ ਪੈਣੀ ਜਾਂ ਗਰਮੀਆਂ ਦੇ ਦਿਨਾਂ ਵਿੱਚ ਬਹੁਤ ਜ਼ਿਆਦਾ ਗਰਮੀ ਪੈਣੀ ਉਸਦਾ ਕਿਤੇ ਨਾ ਕਿਤੇ ਫ਼ਰਕ ਤੁਸੀਂ ਦੇਖਿਆ ਹੋਣਾ ਹੈ ਕਿ ਇਨਸਾਨ ਦੇ ਸਰੀਰ ਉੱਪਰ ਵੀ ਬਹੁਤ ਜ਼ਿਆਦਾ ਪੈਂਦਾ ਹੈ ਕਿਉਂਕਿ ਸਰਦੀਆਂ ਵਿੱਚ ਤੁਸੀਂ ਦੇਖਿਆ ਹੀ ਹੋਣਾ ਹੈ ਕਿ ਕੁੱਝ ਇਨਸਾਨ ਅਜਿਹੇ ਹਨ ਜਿੰਨਾਂ ਨੂੰ ਸਰਦੀ ਲੱਗ ਜਾਂਦੀ ਹੈ ਜਾਂ ਸਰਦੀ ਦੇ ਦਿਨਾਂ ਵਿੱਚ ਉਹ ਹੋਰ ਕਈ ਬਿਮਾਰੀਆਂ ਦੇ ਸਿਕਾਰ ਹੋ ਜਾਂਦੇ ਹਨ ਜਿਵੇਂ ਕਿ ਉਹਨਾਂ ਨੂੰ ਸਰਦੀ ਜੁਕਾਮ ਜਾਂ

ਜੋ ਕਿ ਸਰਦੀ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਹਨ ਜਾਂ ਸਰਦੀਆਂ ਦੇ ਦਿਨਾਂ ਵਿੱਚ ਬਿਮਾਰ ਹੋਣ ਦੇ ਕੀ ਕੀ ਕਾਰਣ ਹੋ ਸਕਦੇ ਹਨ ਸਰਦੀ ਦੇ ਮੌਸਮ ਵਿੱਚ ਆਪਾਂ ਅਕਸਰ ਇਹ ਦੇਖਦੇ ਰਹਿੰਦੇ ਹਾਂ ਜਦੋਂ ਤਾਪਮਾਨ ਇੱਕੋ ਦਮ ਘੱਟਦਾ ਹੈ ਤਾਂ ਸਰੀਰਕ ਨੂੰ ਸਰੀਰ ਦੇ ਬਹੁਤ ਸਾਰੇ ਇਹੋ ਜਿਹੇ ਅੰਗ ਹੁੰਦੇ ਹਨ ਜਿਹੜੇ ਕਿ ਠੰਢ ਨੂੰ ਜ਼ਿਆਦਾਤਰ ਨਹੀਂ ਕਰ ਪਾਉਂਦੇ ਸਹਿਣ ਨਹੀਂ ਕਰ ਪਾਉਂਦੇ ਅਤੇ ਇਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਉੱਤੇ ਪੈਂਦਾ ਹੈ ਉਹਨਾਂ ਨੂੰ ਅਕਸਰ ਆਪਾਂ ਦੇਖਦੇ ਹਾਂ ਵੀ ਬਿਮਾਰ ਜ਼ਲਦੀ ਹੋ ਜਾਂਦੇ ਹਨ ਅਤੇ ਇਸਦਾ ਸਭ ਤੋਂ ਵੱਡਾ ਕਾਰਨ ਤਾਪਮਾਨ ਵਿੱਚ ਬਦਲਾਵ ਆਉਣਾ ਅਤੇ ਇਹਦਾ ਇਹ ਹੈ ਕਿ ਜੋ ਤਾਪਮਾਨ ਵਿੱਚ ਬਦਲਾਵ ਆਉਂਦਾ ਹੈ ਇਹਦਾ ਇੱਕ ਆਪਣਾ ਮੌਸਮ ਦੇ ਨਾਲ ਨਾਲ ਵਾਤਾਵਰਨ ਵਿੱਚ ਪ੍ਰਦੂਸ਼ਣ ਦਾ ਕਾਰਨ ਵੀ ਹੈ ਜਿਸ ਕਾਰਨ ਸਰਦੀਆਂ ਦੇ ਮੌਸਮ ਵਿੱਚ ਜ਼ਿਆਦਾ ਧੁੰਦ ਹੋ ਜਾਂਦੀ ਹੈ ਉਹਦੇ ਵਿੱਚ ਬਹੁਤ ਹੀ ਹਾਨੀਕਾਰਕ ਹਵਾਵਾਂ ਵੀ ਹੁੰਦੀਆਂ ਹਨ ਜਿਸ ਕਾਰਨ ਬਹੁਤ ਜ਼ਿਆਦਾ ਸਾਹ ਲੈਣ ਵਿੱਚ ਆਪ ਲੋਕਾਂ ਨੂੰ ਦਿੱਕਤਾਂ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਤੁਸੀਂ ਗੱਲ ਕਰ ਰਹੇ ਸੀ ਕਿ ਜੋ ਪ੍ਰਦੂਸ਼ਣ ਦਾ ਇੱਕ ਬਹੁਤ ਹੀ ਜ਼ਿਆਦਾ role ਅਦਾ ਕਰਦੀ ਹੈ ਮੌਸਮ ਵਿੱਚ ਪਰਿਵਰਤਨ ਦਾ ਹਾਂ ਇਹ ਗੱਲ ਬਿਲਕੁਲ ਸੱਚ ਹੈ ਕਿ ਜਦੋਂ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਉਦੋਂ ਮੌਸਮ ਵਿੱਚ ਬਹੁਤ ਜ਼ਿਆਦਾ ਤਬਦੀਲੀ ਦੇਖਣ ਨੂੰ ਮਿਲਦੀ ਹੈ ਜਿਵੇਂ ਕਿ ਆਪਾਂ ਦੇਖੀਦਾ ਕਿ ਜਦੋਂ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਉਸਦੀ ਕਟਾਈ ਹੋ ਜਾਂਦੀ ਹੈ ਤੇ ਉਦੋਂ ਕੀ ਹੁੰਦਾ ਹੈ ਕਿ ਕਈ ਕਿਸਾਨ ਅਜਿਹੇ ਹਨ ਜੋ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਂਦੇ ਹਨ ਅਤੇ ਇੱਕ ਤਰ੍ਹਾਂ ਦੇਖਿਆ ਜਾਵੇ ਤਾਂ ਉਹ ਵੀ ਪ੍ਰਦੂਸ਼ਣ ਹੀ ਦਿੰਦਾ ਹੈ ਅਤੇ ਉਹਨਾਂ ਦਿਨਾਂ ਵਿੱਚ ਮੌਸਮ ਬਹੁਤ ਜ਼ਿਆਦਾ ਖ਼ਰਾਬ ਹੋ ਜਾਂਦਾ ਹੈ, ਕੀ ਤੁਸੀਂ ਇਸ ਗੱਲ ਤੇ ਵਿਚਾਰ ਕਰਨਾ ਚਾਹੁੰਦੇ ਹੋ ਕਿ ਝੋਨੇ ਦੀ ਪਰਾਲੀ ਤੇ ਕੀ ਅੱਗ ਲਗਾਉਣ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ

ਹਾਂ ਜਦੋਂ ਆਹ ਪੰਜਾਬ ਵਿੱਚ ਝੋਨੇ ਦੀ ਵਡਾ~ ਅਹ ਫ਼ਸਲ ਬਹੁਤ ਹੀ ਵੱਡੀ ਖ਼ੇਤਰ ਦੀ ਬੀਜਾਈ ਕੀਤੀ ਜਾਂਦੀ ਹੈ ਫਿਰ ਉਸਦੀ ਕਟਾਈ ਹੋਣ ਤੋਂ ਬਾਅਦ ਜਦੋਂ ਉਸਦਾ ਵਿਸ਼ੇਸ਼ ਬਚ ਜਾਂਦਾ ਹੈ ਅਗਲੀ ਫ਼ਸਲ ਬੀਜਾਈ ਕਰਨ ਲਈ ਉਸ ਨੂੰ ਜਾਂ ਤਾਂ ਗਾਲਣ ਦੀ ਲੋੜ ਹੁੰਦੀ ਹੈ ਕਿਉਂਕਿ ਅਗਲੀ ਫ਼ਸਲ ਬੀਜਣ ਲਈ ਉਹਦੇ ਵਿੱਚ time ਬਹੁਤ ਘੱਟ ਹੁੰਦਾ ਹੈ ਇਸ ਲਈ ਕਿਸਾਨਾਂ ਨੂੰ ਮਜ਼ਬੂਰੀ ਕਰਕੇ ਪਰਾਲੀ ਨੂੰ ਅੱਗ ਲਗਾਉਣੀ ਪੈਂਦੀ ਹੈ ਇਹ ਇੱਕ ਬਹੁਤ ਵੱਡਾ ਪੰਜਾਬ ਰਾਜ ਸਰਕਾਰ ਦਾ ਹੈ ਜੋ ਕਿ ਇਸਨੂੰ ਹੱਲ ਕਰਨ ਵਿੱਚ ਹਜੇ ਤੱਕ ਕਾਮਯਾਬ ਨਹੀਂ ਹੋਈ ਹੈ ਕਿਸਾਨ ਜਿਹੜੇ ਪਰਾਲੀ ਨੂੰ ਅੱਗ ਲਾਉਂਦਾ ਹੈ ਤਾਂ ਇਸਦਾ ਪ੍ਰਦੂਸ਼ਣ ਬਹੁਤ ਹੀ ਜ਼ਿਆਦਾ ਹੋ ਜਾਂਦਾ ਹੈ ਅਤੇ ਇੱਕ ਦੋ ਮਹੀਨੇ ਤੱਕ ਵਾਤਾਵਰਣ ਵਿੱਚ ਇਹ ਅਕਸਰ ਦੇਖਣ ਨੂੰ ਮਿਲਦਾ ਹੈ ਅਤੇ ਉਹਨਾਂ ਦਿਨਾਂ ਵਿੱਚ ਧੁੱਪ ਦਾ ਵੀ ਕੋਈ ਜ਼ਲਦੀ ਨਹੀਂ ਨਿਕਲਦੀ ਅਤੇ ਇਸਦੇ ਬੱਦਲ ਬਣੇ ਰਹਿੰਦੇ ਹਨ ਇਸਦੇ ਨਾਲ ਨਾਲ ਸਾਹ ਦੀਆਂ ਬਿਮਾਰੀਆਂ ਵੀ ਪੈਦਾ ਹੁੰਦੀਆਂ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਨੁਕਸਾਨ ਦੇਖਣ ਨੂੰ ਮਿਲਦੇ ਹਨ ਸਰਕਾਰਾਂ ਇਸ ਵਿਸ਼ੇ ਤੇ ਕੰਮ ਤਾਂ ਬਹੁਤ ਕਰ ਰਹੀਆਂ ਹਨ ਪਰ ਹਜੇ ਤੱਕ ਇਸਦਾ ਪੂਰਾ ਪੂਰਾ ਪ੍ਰਬੰਧ ਨਹੀਂ ਕਰ ਸਕੀਆਂ ਹਨ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 ਇੱਕ ਲੈਵਲ ਤੱਕ ਵੱਧ ਜਾਂਦਾ ਹੈ ਉਦੋਂ ਤਾਪਮਾਨ ਵਿੱਚ ਵੀ ਕਾਫ਼ੀ ਜ਼ਿਆਦਾ ਵਾਧਾ ਹੋ ਜਾਂਦਾ ਹੈ ਜਿਵੇਂ ਕਿ ਹੁਣ ਜੰਗਲਾਂ ਦੀ ਹੋ ਰਹੀ ਹੈ ਅਤੇ ਤਾਪਮਾਨ ਵਿੱਚ ਦਿਨ ਬਰ ਦਿਨ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ ਕਿਸਾਨ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਦਰੱਖਤਾਂ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹਨਾਂ ਨੇ ਦਰੱਖਤਾਂ ਨੂੰ ਕੱਟ ਕੱਟ ਕੇ ਜੰਗਲਾਂ ਨੂੰ ਅਤੇ ਜ਼ਮੀਨਾਂ ਖਾਲੀ ਕਰ ਲਈਆਂ ਹਨ ਜਿਸ ਨਾਲ ਕੀ ਹੋ ਰਿਹਾ ਹੈ ਕਿ ਤਾਪਮਾਨ ਬਹੁਤ ਜ਼ਿਆਦਾ ਵੱਧ ਗਿਆ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਕਿਸਾਨ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜੰਗਲਾਂ ਨੂੰ ਕੱਟਣਾ ਸ਼ੁਰੂ ਕੀਤਾ ਹੋਇਆ ਹੈ ਹਾਂ ਦਿਨੋਂ ਦਿਨ ਆਪਣੇ ਜਨਸੰਖਿਆ ਵਿੱਚ ਵਾਧਾ ਹੋ ਰਿਹਾ ਹੈ ਇਸ ਲਈ ਵੱਧਦੀ ਜਨਸੰਖਿਆ ਦੇ ਵਾਧੇ ਕਾਰਨ ਜ਼ਰੂਰਤਾਂ ਵੀ ਲੋਕਾਂ ਦੀਆਂ ਵੱਧਦੀਆਂ ਜਾ ਰਹੀਆਂ ਹਨ ਜਿਸ ਕਾਰਨ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਨੁੱਖ ਦਿਨੋ ਦਿਨ ਜ਼ਿਆਦਾ ਤੋਂ ਜ਼ਿਆਦਾ ਜੰਗਲਾਂ ਦੇ ਰੁੱਖਾਂ ਦੀ ਕਟਾਈ ਕਰਦਾ ਕਰ ਰਿਹਾ ਹੈ ਅਤੇ ਆਪਣੀ ਇਸ ਜ਼ਰੂਰਤਾਂ ਲਈ ਉਸਨੂੰ ਇਹ ਕਰਨਾ ਵੀ ਪੈਣਾ ਹੈ ਇਸ ਲਈ ਅਕਸਰ ਹੁਣ ਵਾਤਾਵਰਨ ਵਿੱਚ ਕਮੀਆਂ ਆ ਰਹੀਆਂ ਹਨ ਤੇ ਆਕਸੀਜਨ ਦੀ ਕਮੀ ਹੁੰਦੀ ਹੈ ਰੁੱਖ ਕੱਟਣ ਨਾਲ ਅਤੇ ਹੋਰ ਵੀ ਕਈ ਇਹੋ ਜਿਹੇ ਕਾਰਖਾਨੇ ਵੱਧ ਤੋਂ ਵੱਧ ਲਗਾ ਕੇ ਪ੍ਰਦੂਸ਼ਣ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ ਜਿਸ ਕਾਰਨ ਮੌਸਮ ਵਿੱਚ ਬਹੁਤ ਹੀ ਜ਼ਿਆਦਾ ਤਬਦੀਲੀ ਹੁੰਦੀ ਹੈ ਕਈ ਵਾਰੀ ਇਹ ਹੁੰਦਾ ਹੈ ਕਿ ਕਿਤੇ ਮੌਸਮ ਇੱਕ ਦਮ ਇੰਨਾ ਤੇਜ਼ ਹੋ ਜਾਂਦਾ ਹੈ ਤੇ ਕਈ ਵਾਰੀ ਵਰਖਾ ਬਹੁਤ ਜ਼ਿਆਦਾ ਹੋਣ ਲੱਗ ਜਾਂਦੀ ਹੈ ਜਿਸ ਕਾਰਨ ਹੜ੍ਹਾਂ ਦੀ ਤਬਦੀਲੀ ਵਿੱਚ ਹੋ ਜਾਂਦਾ ਹੈ ਆਪਣੇ ਪੰਜਾਬ ਵਿੱਚ ਅਕਸਰ ਹੀ ਹੜ੍ਹ ਦੇਖਣ ਨੂੰ ਮਿਲਦੇ ਰਹਿੰਦੇ ਹਨ। Hello

ਮੈਂ ਕੁਛ ਨੀ ਬਸ ਵਿਹਲੀ।

ਨਾ ਮਤਲਬ ਜਿਹੜੇ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ

ਹਾਂਜੀ ਦਸਵੇਂ ਗੁਰੂ, ਹਾਂਜੀ ਹਾਂਜੀ ਦੱਸੋ?

ਹਾਂਜੀ ਤੁਹਾਨੂੰ ਪਤਾ ਹੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਗੁਰੂ ਸੀ ਸਿੱਖ ਧਰਮ ਦੇ।

ਹਾਂਜੀ ਤੇ ਇਹਨਾਂ ਦੇ ਪਿਤਾ ਜੀ ਦਾ ਨਾਂ ਸੀਗਾ ਗੁਰੂ ਤੇਗ ਬਹਾਦਰ ਜੀ।

ਤੇ ਇਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ।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 ਮਤਲਬ ਓਦਾਂ ਤਾਂ ਜਿਵੇਂ ਕਹਿ ਲਈਏ ਕਿ ਜਿਹੜੇ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀ, ਆਪਣੇ ਦਸਵੇਂ ਗੁਰੂ ਸਾਹਿਬਾਨ ਹੋਏ ਸੀ,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

ਇਹਨਾਂ ਦੇ ਮਾਤਾ ਪਿਤਾ ਜੀ ਨੇ ਵਧੀਆ ਸਿੱਖਿਆ ਦੇ, ਵਧੀਆ ਸਿੱਖਿਆ ਦੇਣ ਲਈ ਇਹਨਾਂ ਨੂੰ ਸਿੱਖਿਆ ਸਸਤ੍ਰ ਵਿਦਿਆ ਸਿਖਾਉਣ ਲਈ ਇਹਨਾਂ ਨੂੰ ਚੰਗਾ ਮਤਲਬ ਜਾਣੂ ਕਰਵਾਇਆ ਮਤਲਬ ਵਿਦਿਆ ਬਾਰੇ ਦੱਸਿਆ ਕਿ ਹਾਂ ਵੀ ਪੜ੍ਹਾਈ ਜ਼ਰੂਰੀ ਹੈ,

ਤੇ ਇਹਨਾਂ ਨੂੰ ਸੰਸਕ੍ਰਿਤ ਤੇ, ਤੇ ਫਾਰਸੀ ਵਿਦਿਆ ਵੀ ਸਿਖਾਈ ਇਹਨਾਂ ਨੂੰ ਤੇ ਪੜ੍ਹਾਈ ਗਈ, ਪੰਜਾ~ ਇਹਨਾਂ ਨੇ ਪੰਜਾਬੀ ਵੀ ਸਿੱਖੀ, ਹਿੰਦੀ ਵੀ ਸਿੱਖੀ ਅਹ ਸੰਸਕ੍ਰਿਤ ਵੀ ਸਿੱਖੀ, ਫਾਰਸੀ ਵੀ ਸਿੱਖੀ ਦੇ ਗੁਰਬਾਣੀ ਵੀ ਸਿੱਖੀ ਇਹਨਾਂ ਨੇ, ਗੁਰਬਾਣੀ ਨਾਲੇ ਲਿਖੀ ਵੀ ਇਹਨਾਂ ਨੇ ਫਿਰ,

ਤੇ ਸਾਹਿਬ ਚੰਦ ਤੋਂ ਇਹਨਾਂ ਨੇ ਅਹ ਤੋਂ ਇਹਨਾਂ ਨੇ ਪੰਜਾਬੀ ਮਤਲਬ ਸਿੱਖੀ ਇਹਨਾਂ ਨੇ, ਹਾਂਜੀ ਤੇ ਜਿਹੜੇ ਕਹਿੰਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਸੀ ਜਿਹੜੇ ਇਹਨਾਂ ਦੇ ਪਤ~ ਅਹ ਪਿਤਾ ਜੀ ਸੀ, ਉਹ ਉਹ ਕਹਿੰਦੇ ਮਾਰਚ 'ਚ ਛੋਲਾਂ ਸੌ ਤਹੇਤਰ ਦੇ ਜਿਹੜੇ ਆਖ਼ਰੀ ਹਫ਼ਤੇ ਸੀ, ਦਸ ਜੁਲਾਈ ਛੋਲਾਂ ਸੌ ਪਜੱਤਰ ਤੱਕ ਕਹਿੰਦੇ ਨਾਨਕੀ ਵਿੱਚ ਚਲੇ ਗਏ ਸੀ, ਫਿਰ ਇਹਨਾਂ ਦਿਨਾਂ ਵਿੱਚ ਕਹਿੰਦੇ ਸਾਰੇ ਪਾਸੋਂ ਸਿੱਖ ਸੰਗਤਾਂ ਸੀ, ਉਹਨਾਂ ਨੇ ਚੱਕ ਨਾਨਕੀ ਆਉਣ ਲੱਗ ਪਈਆਂ, ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ, ਫਿਰ ਇਹਨਾਂ ਦਿਨਾਂ ਵਿੱਚ ਕਹਿੰਦੇ ਲਾਹੌਰ ਤੋਂ ਭਾਈ ਜਿਹੜੇ ਸੁਖ~ ਸੁਭਿੱਗੀ ਸੀ ਉਹਨਾਂ ਦੇ ਦਰਸ਼ਨ ਵਾਸਤੇ ਆਏ ਸੀ, ਫਿਰ ਉਹਨਾਂ ਦੀ ਜਿਹੜੀ ਬੇਟੀ ਸੀ ਜੀਤਾਂ ਦੀ ਮੰਗਣੀ ਉਹ ਗੋਬਿੰਦ ਰਾਏ ਨਾਲ ਕਹਿੰਦੇ ਵੀ ਅਮ ਬਾਰਾਂ ਮਈ, ਛੋਲਾਂ ਸੌ ਤਹੇਤਰ ਈਸਵੀ ਨੂੰ ਕਰ ਦਿੱਤੀ ਗਈ ਸੀ, ਫਿਰ ਨਾਲ ਹੀ ਉਹਨਾਂ ਦੇ ਜਿਹੜੇ ਭਾਈ ਬਜਰ ਸਿੰਘ ਜੀ ਸੀ, ਗੋਬਿੰਦ ਰਾਏ ਨੂੰ ਕਹਿੰਦੇ ਉਹਨਾਂ ਨੇ ਸਸਤ੍ਰ ਚਲਾਉਣਾ ਸਸਤ੍ਰ ਚਲਾਉਣ ਤੇ

ਹਾਂਜੀ ਉਹਨਾਂ ਨੇ ਸਿਖਲਾਈ ਦਿੱਤੀ ਸੀ ਉਹਨਾਂ ਨੂੰ ਕਹਿੰਦੇ ਤੇ ਕਹਿੰਦੇ ਜੇ ਓਦਾਂ ਵੀ ਕਹਿ ਲਈਏ ਆਪਾਂ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੇ ਆਦੇਸ਼ ਕਹਿ ਸਕਦੇ ਹਾਂ ਆਪਾਂ ਜਾਂ ਇਹਨਾਂ ਦੇ ਆਪਾਂ ਕਹਿ ਲਈਏ, ਅਨਮੋਲ ਵਚਨ ਜਿਵੇਂ ਕਹਿ ਲਈਏ ਸਭ ਤੋਂ ਪਹਿਲਾਂ ਇਹਨਾਂ ਨੇ ਮਤਲਬ ਕਾਫ਼ੀ ਆਦੇਸ਼ ਜਾਣੀ ਆਦੇਸ਼ ਤਾਂ ਕੀ ਕਹਿ ਸਕਦੇ ਹਾਂ ਅਹ ਅਨਮੋਲ ਵਚਨ ਦਿੱਤੇ ਸੀ, ਜਿਵੇਂ ਕਹਿ ਲਓ ਆਪਣੀ ਰੋਜ਼ੀ ਰੋਟੀ ਨੂੰ ਇਮਾਨਦਾਰੀ ਨਾਲ ਚਲਾਓ, ਆਪਣੀ ਕਮਾਈ ਦਾ ਦਸਵੰਧ ਦਾਨ ਕਰਨਾ ਸਿੱਖੋ ਵੀ ਮਤਲਬ ਆਪਣੀ ਕਮਾਈ ਦਾ ਜਿਹੜਾ ਦਸਵਾਂ ਹਿੱਸਾ ਹੈ, ਉਹ ਗੁਰੂ ਸਾਹਿਬ ਲਈ ਕੱਢਣਾ ਸਿੱਖੋ, ਕੰਮ ਤੇ ਸਖ਼ਤ ਮਿਹਨਤ ਕਰੋ ਤੇ ਕੰਮ ਵਿੱਚ ਆਲਸ ਨਾ ਕਰੋ, ਆਪਣੀ ਜਵਾਨੀ, ਜਾਤ ਅਤੇ ਕੁੱਲ ਧਰਮ ਬਾਰੇ ਹੰਕਾਰੀ, ਕੁੱਲ ਧਰਮ ਬਾਰੇ ਹੰਕਾਰੀ ਹੋਣ ਤੋਂ ਪਰਹੇਜ ਕਰੋ, ਦੁਸ਼ਮਣ ਦੁਸ਼ਮਣ ਦਾ ਸਾਹਮਣਾ ਕਰਨ ਤੋਂ ਪਹਿਲਾਂ ਸਾਮਾ, ਦਾਸ, ਦਾਮ, ਪੁਨੀਸ਼ ਅਤੇ ਬੇਦ ਦਾ ਸਹਾਰਾ ਲਓ ਅਤੇ ਅੰਤ ਵਿੱਚ,

ਹਾਂਜੀ ਤੇ ਕਹਿੰਦੇ ਕੋਡਿੰਗ ਕਰਨ ਤੋਂ ਪਰਹੇਜ਼ ਕਰੋ ਜਿਹਨੂੰ ਵੀ ਕਿਸੇ ਵੀ ਈਰਖਾ ਦੀ ਬਜਾਏ ਸਖਤ ਮਿਹਨਤ ਕਰੋ, ਲੋੜਵੰਦ

ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ, ਨਿਯਮਤ ਕਸਰਤ ਕਰੋ, ਘੋੜ ਸਵਾਰੀ ਦੀਆਂ ਕਸਰਤਾਂ ਕਰੋ, ਕਿਸੇ ਵੀ ਤੰਬਾਕੂ ਦਾ ਸੇਵਨ ਨਾ ਕਰੋ, ਗੁਰੂ ਸਾਹਿਬਾਨ ਦੇ ਸੰਗਤਾਂ ਨੂੰ ਕਹਿੰਦੇ ਸੁਨੇਹਾ ਦਿੱਤਾ ਸੀ, ਕਿ ਪੂਰੇ ਗੁਰੂ ਗੁਰੂ ਦੀ ਭਾਲ ਕਰੋ ਗੁਰੂ,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

ਅਹ ਮ~ ਭਾਈ ਕਹਿੰਦੇ ਬਲੀ ਨਾ~ ਵਾਲੀ ਜਿਹੜੀ ਜਨਮ ਸਾਖੀ ਸੀ ਉਹਨਾਂ ਦੇ ਕਹਿੰਦੇ ਵੀ ਪੰਨੇ ਤੇ ਕਾਫ਼ੀ ਉਹਨਾਂ ਨੇ ਲਿਖਿਆ ਹੋਇਆ ਸੀ ਮਰਦਾਨਾ ਜੀ ਬਾਰੇ ਤੇ ਇਹਨਾਂ ਨੂੰ ਦੱਸਿਆ ਵੀ ਇੱਥੇ ਕੌਣ ਆਇਆ ਤੇ ਕਿਵੇਂ ਸਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਸੀ ਉਹਨਾਂ ਨੇ ਸਭ ਦੱਸਿਆ ਉਹਨਾਂ ਨੇ, ਫਿਰ ਓਦਾਂ ਹੀ ਜਿਵੇਂ ਕਹਿ ਲਈਏ ਪਹਿਲਾਂ ਕਬੀਰ ਜੀ ਸੀ ਤੇ ਦੂਜੇ ਸ੍ਰੀ ਗੁਰੂ ਨਾਨਕ ਦੇਵ ਜੀ ਸੀ, ਪਰ ਕਿਵੇਂ ਕਿਹਾ ਜਾਂਦਾ ਹੈ ਕਿ ਇਹਨਾਂ ਵਰਗੇ ਕੋਈ ਹੋਰ ਨੀ ਸੀ ਤੇ ਇਸ ਕਰਕੇ ਵੀ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 ਹਾਂਜੀ ਤੇ ਇਹਨਾਂ ਦੀਆਂ ਲੜਾਈਆਂ ਬਾਰੇ ਕੁਛ ਤੁਹਾਨੂੰ ਪਤਾ ਹੈ? ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਸੀ ਬਹੁਤ ਲੰਬਾ ਨਹੀਂ ਸੀਗਾ,

ਪਰ ਇਹ ਘਟਨਾ ਭਰਪੂਰ ਮਤਲਬ ਉਹਨਾਂ ਜੀ ਦੀ ਜਿਹੜਾ ਜੀਵਨ ਬਹੁਤ ਸਾਰੀ ਘਟਨਾਵਾਂ ਨਾਲ ਭਰਪੂਰ ਸੀਗਾ, ਮਤਲਬ ਬਹੁਤ ਘਟਨਾ ਹੋਈਆਂ ਜ਼ਿੰਦਗੀਆਂ 'ਚ, ਹਾਂਜੀ ਕਹਿੰਦੇ ਨੇਕੀ ਨੂੰ ਬਚਾਉਣਾ ਅਹ ਬਚਾਉਣਾ ਅਤੇ ਬਦੀ ਨੂੰ ਨਸ਼ਟ ਕਰਨਾ ਉਹਨਾਂ ਦੇ ਜੀਵਨ ਦਾ ਕਹਿੰਦੇ ਮਨੋਰਥ ਸੀ, ਇਸ ਮਨੋਰਥ ਦੀ ਪੂਰਤੀ ਲਈ ਉਹਨਾਂ ਨੂੰ ਇਸ ਗੱਲ ਦੀ ਲੋੜ ਲੋੜ ਪਈ ਕਿ ਉਹ ਆਪਣੇ ਪੈਰੋਕਾਰਾਂ ਨੂੰ ਸੈਨਿਕ, ਇਖਲਾਈ ਜ਼ਬਰ ਦੀ ਜਜ਼ਬਾਤੀ ਤੌਰ ਤੇ ਕਹਿੰਦੇ ਤਿਆਰ ਕਰਨਾ ਸਿੱਖ ਅਹ ਤਿਆਰ ਕਰਨਾ ਸਿਖਾਇਆ ਉਹਨਾਂ ਨੇ, ਕਰਵਾਈ ਕਰ ਕੇ ਕਹਿੰਦੇ ਜਿਹੜੇ ਗੁਰੂ ਸਾਹਿਬ ਦਾ ਮਤਲਬ ਉਹਨਾਂ ਸਭ ਲੋਕਾਂ ਨਾਲ

ਲੜਾਈਆਂ ਨੂੰ ਕਹਿੰਦੇ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ, ਇੱਕ ਖਾਲਸੇ ਦੀ ਸਿਰਜਣਾ, ਤੇ ਦੂ~ ਅਹ ਦੂਜਾ ਖਾਲਸੇ ਦੀ ਸਿਰਜਣਾ ਤੋਂ ਬਾਅਦ ਦੀਆਂ ਲੜਾਈਆਂ, ਮਤਲਬ ਕਹਿ ਲਈਏ ਕਿ ਲੜਾਈ ਪਾਉਂਟਾ ਸਾਹਿਬ ਤੋਂ ਛੇ ਮੀਲ ਉੱਤਰ ਦੱਖਣੀ ਭੰਗਾਣੀ ਦੇ ਜਿਹੜੇ ਸਥਾਨ ਸੀ,

ਸਾਥੀਆਂ ਦੀ ਸਹਾਇਤਾ ਨਾਲ, ਸਹਾਇਤਾ ਕੀਤੀ ਸੀ ਹਾਂਜੀ।

ਸ਼ਾਂਤੀ ਮਿਲੀ ਸੀ,

ਹਾਂਜੀ ਕਹਿੰਦੇ ਵੀ ਜਦੋਂ ਉਸਦੇ ਆਉਣ ਤੋਂ ਬਾਰੇ ਗੁਰੂ ਸਾਹਿਬ ਨੂੰ ਪਤਾ ਲੱਗਿਆ ਤੇ ਉਹਦੇ ਟਾਕਰੇ ਲਈ ਉਹ ਬਹੁਤ ਸਾਰੇ ਬਾਹਰ ਨਿਕਲੇ ਹਾਂ ਵੀ ਦੁਸ਼ਮਣ ਦਿਲ ਛੱਡ ਕੇ ਮੈਦਾਨ ਵਿਚੋਂ ਭੱਜ ਕੇ ਛੇਤੀ ਅਹ ਵੀ ਛੇਤੀ ਤੋਂ ਅਹ ਮੈਦਾਨ ਛੱਡ ਕੇ ਚਲੇ ਜਾਣਗੇ ਪਰ ਬਾਅਦ ਵਿੱਚ ਅਹ ਛੋਲਾਂ ਸੌ ਪਚਾਨਵੇਂ ਦੇ ਆਰੰਭ ਵਿੱਚ ਜਿਹੜਾ ਦਿਲਾਵਰ ਖਾਂ ਸੀ ਉਹ ਪਹਿਲੇ ਨਾਲੋਂ ਕਿਤੇ ਮਤਲਬ ਅਹ ਵਡੇਰੀ ਕਹਿੰਦੇ ਮੁਹੰਮਦ ਜਿਹੜਾ ਹੁਸੈਨ ਖਾਂ ਸੀ, ਉਹਦੀ ਅਗਵਾਈ ਵਿੱਚ ਭੇਜੀ ਸੀ ਫਿਰ ਗੁਰੂ ਸਾ~ ਸਾਹਿਬ ਦੀ ਜਿਹੜੇ ਸਿੰਧੀਆ ਸੀ, ਮੁਗਲਾਂ ਦੇ ਵਿਰੁੱਧ ਲੜਾਈ ਵਿੱਚ ਹਿੱਸਾ ਨਾ ਲਿਆ ਉਹਨਾਂ ਨੇ, ਤੇ ਗੁਰੂ ਸਾਹਿਬ ਨੇ ਉਹਨਾਂ ਨੇ ਫਿਰ ਉਹਨਾਂ ਦੀ ਲੜਾਈ ਵਿੱਚ ਹਿੱਸਾ ਨੀ ਲਿਆ ਸੀ, ਪਰ ਕਹਿੰਦੇ ਜਿਹੜੀ ਉਹਨਾਂ ਦੀ ਹਮਦਰਦੀ ਸੀ ਨਿਰਦੇਹ ਸੀ ਉਹਨਾਂ ਨਾਲ ਕਹਿੰਦੇ ਹੁਸੈਨ ਖਾਂ ਦਾ ਹੁਸੈਨ ਖਾਂ ਨਾਲ ਇਹਨਾਂ ਨੇ ਮੁਕਾਬਲੇ ਨਾਲ ਲੜੇ ਜਿਹੜੇ ਗੁਰੂ ਸਾਹਿਬ ਜੀ, ਫਿਰ ਉਹਨਾਂ ਨੇ ਕਹਿੰਦੇ ਛੋਲਾਂ ਸੌ ਛਿਆਨਵੇਂ ਈਸਵੀ ਵਿੱਚ ਸਾਹਿਜਾਦ ਜਿਹੜੇ ਮ~ ਅਹ commander ਸੀ ਮਿਰਜ਼ਾ ਬੇਗ ਉਹਨਾਂ ਨੇ ਹਮਲਾ ਕੀਤਾ ਸੀ ਫਿਰ ਕਹਿੰਦੇ ਵੀ ਜਿਹੜੇ ਉਨ~ ਛੋਲਾਂ ਸੌ ਨੜ੍ਹਿਨਵੇਂ ਤੋਂ ਬਾਅਦ ਲੜਾਈਆਂ ਦਾ ਕਹਿੰਦੇ ਇੱਕ ਹੋਰ ਨਵਾਂ ਦੌਰ ਚੱਲ ਪਿਆ ਸੀ ਉਸ ਤੋਂ ਬਾਅਦ। ਤੇ ਜਿਵੇਂ ਕਹਿ, ਹਾਂਜੀ ਤੇ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਪਾਉਂਟਾ ਸਾਹਿਬ ਦੀ ਨੀਂਹ ਵੀ ਜਿਹੜੇ ਸ੍ਰੀ ਗੁਰੂ ਨਾ~ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀ ਇਹਨਾਂ ਵੱਲੋਂ ਹੀ ਰੱਖੀ ਗਈ ਸੀ, ਖਾਲਸਾ ਪੰਥ ਦੀ ਛੋਲਾਂ ਸੌ ਨੜ੍ਹਿਨਵੇਂ ਵਿੱਚ ਇਹਨਾਂ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਵੀ ਤਿਆਰ ਮਤਲਬ ਤਿਆਰ ਕੀਤਾ ਸੀ ਇਹਨਾਂ ਨੇ ਅੰਮ੍ਰਿਤ ਦਾ ਹੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਵੀ ਛਕਾਇਆ ਸੀ ਇਹਨਾਂ ਨੇ, ਹਾਂਜੀ ਹਾਂਜੀ ਉਹ ਵੀ ਇਹਨਾਂ ਨੇ ਕਰੇ ਉਹ ਇਹਨਾਂ ਦੇ ਆਪਾਂ ਕਹਿ ਸਕਦੇ ਹਾਂ ਵੀ ਅਹ ਜਿਹੜਾ ਇਹਨਾਂ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ, ਉਹ ਜਦੋਂ ਖਾਲਸੇ ਪੰਥ ਦੀ ਸਥਾਪਨਾ ਕੀਤੀ ਸੀ ਨਾ ਵਿਸਾਖੀ ਵਾਲੇ ਦਿਨ ਛੋਲਾਂ ਸੌ

ਸਾਜਨਾ ਕਹਿ ਸਕਦੇ ਹਾਂ ਜਿਹਨੂੰ ਉਹ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੀ ਕੀਤੀ ਗਈ ਸੀ। ਉੱਥੇ ਫਿਰ ਜਦੋਂ ਇਹਨਾਂ ਨੇ ਮਤਲਬ ਅਹ ਜਿਵੇਂ ਹੁਣ ਤੁਸੀਂ ਕਿਹਾ ਉਹਨਾਂ ਨੂੰ ਅੰਮ੍ਰਿਤ ਛਕਾਇਆ ਸੀ ਉੱਥੇ, ਤੇ ਕਹਿੰਦੇ ਵੀ ਉੱਥੇ ਜਿਹੜੇ ਪੰਜ ਸਿਰਾਂ ਦੀ ਸਿਰਾਂ ਦੀ ਮੰਗ ਕੀਤੀ ਸੀ, ਜਦੋਂ ਵਿਸਾਖੀ ਵਾਲੇ, ਹਾਂ ਇਹ announce ਕੀਤਾ ਸੀ ਕਿ ਹਾਂ ਵੀ ਕੋਈ ਆਪਣੇ ਜਿਹੜੇ ਹੈਗੇ ਪੰਜ ਸਿਰ ਦਾ ਬਲਿਦਾਨ ਕਰਨ ਲਈ ਆਪਣੇ ਅੱਗੇ ਆ ਜਾਓ ਮਾਰੇ ਪੰਜ ਅਹ ਪੰਜ ਆਏ ਸੀਗੇ, ਫਿਰ ਉਹਨਾਂ ਨੂੰ ਪੰਜ ਪਿਆਰੇ ਕਹਿੰਦੇ ਆ।